ਕਾਫੀ ਸਾਰੀਆਂ ਲਾਈਟਾਂ ਜਗ ਰਹੀਆਂ ਆ ਸੱਜੇ ਪਾਸੇ ਮੈਨੇਜਰ ਦਾ ਆਫਿਸ ਬਣਾਇਆ ਹੋਇਆ ਆ ਜਿਹਦੇ ਅੰਦਰ ਵੀ ਇੱਕ ਲਾਈਟ ਦਿਖਾਈ ਦੇ ਰਹੀ ਆ।

ਇਹ ਇੱਕ ਹੌਸਪੀਟਲ ਦਾ ਵਿਊ ਐ ਦੋ ਬੇਡ ਲੱਗੇ ਹੋਏ ਐ ਬੇਡ ਦੇ ਉੱਪਰ ਚਾਦਰਾਂ ਵਿਸ਼ੀਆ ਹੋਈਆਂ ਏ ਆ ਤੇ--

ਬਾਰੀਆਂ ਬਣੀਆਂ ਜਿਹੜੀਆਂ ਉਹ ਉਹਨਾਂ ਨੂੰ ਸ਼ੀਸ਼ਾ ਲੱਗਾ ਹੋਇਆ ਵਾ ਅਲਮੀਨੀਅਮ ਦਾ ਕੰਮ ਹੋਇਆ ਵਾ ਤੇ ਕਾਫੀ ਸਾਰੇ ਰੁਖ ਲੱਗੇ ਆ ਕੁਛ ਬੂਟੇ ਵਿੱਚ।

ਤੇ ਹੋਰ ਜਿਹੜੇ ਆ ਪਿੱਛੇ ਕੁਛ ਬੱਕਰੀਆਂ ਦਿਖ ਰਹੀਆਂ ਵੱਡੀਆਂ ਆ।

ਪਿੱਲਰਸ ਦੇ ਸਟਿਕਰਸ ਲੱਗੇ ਹੋਏ ਆ ਜਿਹੜੀਆਂ ਸਟੈਅਰਸ ਐ ਉਹਦੇ ਨਾਲ ਪਾਈਪ ਲੱਗੇ ਹੋਏ ਆ ਸਟੀਲ ਦੇ ਕਾ--

ਇਹ ਬਰਾਊਨ ਕਲਰ ਦਾ ਏ ਆ ਕਾਫੀ ਸਾਰੇ ਬੱਚੇ ਬੈਠੇ ਆ ਕੁਝ ਆਪਣੇ ਨੋਟਸ ਚੋਂ ਪੜ੍ਹ ਰਹੇ ਆ ਕੁਛ ਬਲੈਕ ਬੋਰਡ ਦੇ ਵੱਲ ਦੇਖ ਰਹੇ ਐ।

ਵੈਨਿਟੀ ਪਈ ਹੋਇਆ ਬੌਕਸੇਸ ਬਣੇ ਹੋਇਆ ਸਟੀਲ ਦੀ ਬਣੀ ਹੋਇਆ ਤੇ ਜਿਹੜੀਆਂ ਕੰਧਾਂ ਓਹਤੇ--

ਤਿੰਨ ਚੁੱਲ੍ਹੇ ਆਲਾਂ ਸਟੋਵੇ ਪਿਆ ਹੋਇਆ ਆ ਬੋਕਸੇਸ ਪਏ ਆ ਕੰਧ ਦੇ ਨਾਲ ਜੇਹੜੇ ਸ਼ਿੰਕ ਲੱਗੇ ਹੋਏ ਆ ਕੁਛ ਸ਼ਿੰਕ ਜੇਹੜੇ ਰਿਕਟੈਂਗੁਲਰ ਸ਼ੇਪ ਦੇ ਵਿੱਚ ਆ ਕੁਛ ਜੇਹੜੇ ਸਕਵੇਅਰ ਸ਼ੇਪ ਦੇ ਵਿੱਚ ਆ।

ਤੇ ਨਾਲ ਹੀ ਕੰਧ ਦੇ ਉੱਪਰ ਇੱਕ ਖੱਬੇ ਪਾਸੇ ਕੈਮਰਾ ਲੱਗਾ ਹੋਇਆ ਵਾ।